ਇੱਕ piece ਚ ਤਿੰਨ purse ਹੁੰਦੇ ਏ ਅੱਛਾ

ਇੱਕ vine bottle cover ਬਣਾਨੇ ਆ

ਫੁਲਕਾਰੀ ਦੀ full embroidery ਦੀ ਵੀ ਤੇ sketcher ਵਾਲੀ ਵੀ

ਹਮ ਮਤਲਬ fabric ਦੀ ਹਮ

ਆਪਾਂ ਇੱਕ ਆ ਵੀ makeup ਦੀ kit ਹੋ ਗਈ ਜਿਵੇਂ box ਜਾ ਹੁੰਦਾ ਹੈ ਇਹ

ਹਾਂ fabric ਦੀ ਬਣੀ ਹੋਈ ਆ fabric fabric ਦੇ ਉੱਪਰ ਕਢਾਈ ਕੱਢਕੇ

ਹਾਂ ਉਹ ਫੇਰ ਖੜੀ ਖੜੀ ਹੀ ਰਹਿੰਦੇ ਏ ਨਾ ਉਹਦੇ ਵਿੱਚ ਜੋ ਮਰਜੀ ਸਮਾਨ ਪਾਲੋ

ਠੀਕ ਏ ਜੀ

ਇੱਕ ਵਾਰ ਜਰੂਰ ਜਾਇਓ exhibition ਤੇ

ਨਹੀਂ ਦੀਦੀ ਜਦੋਂ ਵੀ ਸਾਡੇ ਲੱਗੀ ਫੇਰ ਮੈਂ ਤੁਹਾਨੂੰ ਦੱਸ ਦਉਗੀ

ਠੀਕ ਠਾਕ ਤੁਸੀਂ ਸਨਾਓ ਹਾਂਜੀ sir ਕੀ ਹਾਲ ਆ ਜੀ

ਕੁਛ ਨੀ ਬਸ Sunday ਮਨਾ ਰੇ ਅੱਛਿਆ ਹੋਰ ਆਜੋ movie ਦੇਖ ਲਈਏ ਕੋਈ ਹਮ ਚਲੋ ਹੋਰ ਸਨਾਓ ਕਿਹੜੀ movie ਦੇਖਣੀ ਹਜੇ ਤੱਕ ਚੱਲ ਰਹੀ ਹੈ

ਹਾਂ ਇਹਨੇ ਵੀ ਪੂਰੇ ਰਿਕਾਰਡ ਤੋੜੇ ਨੇ ਕਿਸੇ time ਚ ਬਿਲਕੁਲ ਜੀ ਬਿਲਕੁਲ ਹਜੇ ਕਾਇਮ ਨੇ ਰਿਕਾਰਡ ਹਮ ਸਹੀ ਗੱਲ ਹੈ

ਹਾਂ ਜਿਹੜੀ ਆਪਾਂ movie ਦੇਖਦੇ ਹਾਂ ਇਹਦੇ last ਦੇ ਜਦੋਂ ਧਰਮਿੰਦਰ ਮਰ ਜਾਂਦਾ ਨਾ ਆਪਾਂ

ਹਾਂ ਉਹ ਉਹ ਦੱਸਾਂ ਉਮੀਦ ਹੀ ਨੀ ਸੀ ਕਿਸੇ ਚੀਜ਼ ਨੂੰ ਇਹ ਇਸ ਤਰ੍ਹਾਂ ਕਰਨਗੇ story ਚ ਏਹੋਜਿਹਾ turning point ਲੈਂਦੇ ਹੁੰਦੇ ਨੇ ਹਮ ਇਸ ਤਰ੍ਹਾਂ ਹੈ ਨਾ ਪਰ ਨਾਲੇ ਇਹਦਾ ਰੋਲਾ ਪਿਆ ਸੀਗਾ ਵੀ part two ਵੀ ਬਣਨੀ ਹੈ ਸ਼ੋਲੇ ਦੀ

ਅਮ ਉਹਨਾ ਨੇ ਆਈ ਤਾਂ ਹੈਗੀ ਤੀ ਪਰ same ਏ ਤੀ ਇਹਦੇ ਵਰਗੀ ਓ

ਉਹਨੇ ਜਿਵੇਂ ਮਤਲਬ ਇਹਦਾ ਕਿਹਦੇ ਧਰਮਿੰਦਰ ਤੇ ਅਮਿਤਾਭ ਬਚਨ ਸੀਗੇ ਗੱਬਰ ਸਿੰਘ ਗੱਬਰ ਸਿੰਘ ਮਰਿਆ ਸੀਗਾ ਹਾਂਜੀ ਫ਼ੇਰ ਦੁਬਾਰਾ part two ਨੀ ਬਣੀ ਇਹ

same ਨੀ ਨਾ character ਹੈਗੇ ਬੰਦਾ ਨਵੇਂ ਨਵੇਂ character ਪਾ ਕੇ ਚਲੋ ਫਿਲਮ ਬਣੀ ਜਾਂਦੀ ਹੈ movie ਕੋਈ ਵੀ

ਪਰ ਜੋ ਪੁਰਾਣੇ character ਨੇ ਉਹੀ same ਚਾਹੀਦੇ ਆ

ਹਮ ਬਣਾਉਂਦੇ ਤਾਂ ਹੈਗੇ ਨੇ ਹੁਣ ਵੀ ਪਰ ਉਸ ਤਰ੍ਹਾਂ ਦੀ ਗੱਲ ਨੀ ਬਣਦੀ ਵੀ ਜੋ ਇੱਕ ਵਾਰ ਕਿਹਲੋ ਵੀ ਪਹਿਲਾਂ character ਬਣ ਲੈ ਉਹ ਨੀ ਬਣਦੇ ਮਹਾਂਭਾਰਤ

ਪਹਿਲਾਂ ਆਲਿਆਂ ਜੋ ਪਹਿਲਾਂ ਤੇ ਉਹ ਉਹ ਪਹਿਲਾਂ ਹੀ ਨੇ

ਮਹਾਂਭਾਰਤ ਨੂੰ ਡੱਬ ਕਰਕੇ ਨਵੇਂ serial ਚ ਬਣਾਤੀ

ਪਰ ਨਹੀਂ ਉਹ ਗੱਲ ਨੀ ਆਉਂਦੀ ਜੋ ਪੁਰਾਣੀ

ਜੋ ਪਹਿਲਾਂ ਸੀ ਉਹ ਪਹਿਲਾਂ ਹੀ ਹੈ ਉਹ ਤਾਂ ਹੁਣ ਇਹ ਹੈ ਵੀ ਬਸ ਨਵੇਂ ਬੰਦੇ ਕਿਹ ਲਓ ਵੀ ਬਣਾ ਰਹੇ ਨੇ ਬਣਾਲੀ ਕੁਛ ਨੇ ਕਰਲੀ ਜੋ ਪਹਿਲਾਂ ਤੀਰ ਚਲਾਉਂਦੇ ਤੇ ਜਾਂ ਹੋਰ ਟੀ ਲੜਾਈ ਟੀ

ਉਹ ਚਿੰਗਾੜੇ ਜੇ ਨਿਕਲਦੇ ਸੀ ਵਿਚੋਂ ਹਾਂ

ਪੁਰਾਣੇ ਜਿਹੜੇ ਹੁੰਦੇ ਸੀ ਹੋਗਿਆ sound ਹੋਗਿਆ ਉਹਦੀ ਜਿਹੜੀ ਆਵਾਜ ਹੁੰਦੀ ਸੀਗੀ ਉਹ ਕਿੱਡੀ ਵਧੀਆ ਹੁੰਦੀ ਸੀਗੀ ਹਾਂ

ਏਵੈ ਹੁਣ ਨੀ ਹੁਣ ਤਾਂ ਉਹ ਕੀ ਕਿਹਲੋ computer ਨਾਲ ਜ਼ਿਆਦਾ use ਕਰਨ ਲੱਗ ਗੇ computerized

ਹੁੰਦਾ ਸਾਰਾ duplicate ਹੈ ਹੁਣ ਬਾਹੁਬਲੀ ਦੇਖਲੋ ਕਿੱਡੇ scene ਕਿੱਡੇ ਕਿੱਡੇ building ਬਣਾਈਆਂ ਸਹੀ ਗੱਲ ਹੈ ਕਿੰਨਾ ਪੈਸਾ ਖਰਚ ਕਰਿਆ ਸਾਰਾ animation ਹੀ ਹੈ ਉਹ

ਹੁੰਦੇ ਨੇ ਹੁਣ ਕੀ ਆ ਹੁਣ ਤਾਂ computer ਨਾਲ ਚਲਦੀ ਹੁਣ ਤਾਂ back ground ਮੁਹਰੇ green ਜਾ ਪੜਦੇ ਮੁਹਰੇ ਨੱਚੀ ਜਾਨੇ ਆ ਉਹ ਮੁਹਰੇ ਬੋਲੀ ਜਾਂਦੇ ਆ ਪਰ ਉਹਨੂੰ

ਹਾਂ ਹਾਂ ਹੁਣ ਬਹੁ ਬਲੀ ਦੇ ਝਰਨੇ ਦੇਖਲੋ ਕਿੱਡੇ ਕਿੱਡੇ ਅਗਲਾ ਕਹਿੰਦਾ ਵਾਜ ਵੀ ਕਿੱਡੀ ਮਾਰ ਰਿਹਾ

ਉਹ ਮਹਿਲ ਦੇਖਲੋ ਕਿਵੇਂ ਨਕਲੀ ਤਿਆਰ ਕਰਤਾ

ਸਾਰਾ ਮਹਿਲ ਦੇ ਬਾਹਰ ਤੋੜ ਵੀ ਦਿੰਨੇ ਆ ਉਹ ਕਿੱਡੀ ਕ ਬੜੀ ਮੂਰਤੀ ਬਣਾਈ ਹੈ

hm ਚਲੋ ਇਹ ਹੈ entertain ਹੈ entertain ਕਰੋ ਬਸ ਹਾਂ ਬਸ ਲੋਕਾਂ ਦਾ ਮਨੋਰੰਜਨ ਕਰਨਾ

ਹਰ ਬਾਰ ਨਵਾਂ ਢੰਗ KGF

ਇਹੀ ਆ ਉੱਧਰ ਚੱਲੇ ਨਾ ਚੱਲੇ ਇੱਧਰ ਦੇਖਲੋ Bollywood ਚ ਕਿੰਨਾ ਗਾਹ ਪਾਇਆ

ਹਾ ਹਾਂ ਜੀ

ਵੀ ਆ ਹੋਰ ਵਿੱਚ ਵਧੀਆ ਲਾਤਾ

ਮੋਬਾਇਲਾਂ ਚ ring tone ਵੀ ਲਈ ਹੋਈ ਹੈ ਬਹੁਤ ਨੇ KGF ਅਲੋ ਹਾਂ ਹਾਂ ਮੈਂ ਵੀ ਲਾਈ ਹੈ

ਹਾਂ

ਵੀ ਮਨੋਰੰਜਨ ਤਾਂ ਸਭ ਨੂੰ ਹੀ ਚਾਹੀਦਾ ਨਾ ਬੰਦਾ ਹੁਣ ਜਿਹੋਜਿਹਾ time ਹੈ ਮਾਹੋਲ ਹੈ ਬੰਦਾ ਦੁਖੀ ਜਾ ਰਹਿੰਦਾ ਚਲ ਇੱਕ movie

ਹੁਣ age effect ਪੇਗਿਆ ਨਾ ਹੁਣ ਜਿਹੜੇ ਆਉਣ ਆਲੇ generation ਆ ਹੁਣ ਉਹਨਾ ਨੂੰ ਪੁਰਾਣੀ movie ਦਿਖਾ ਦੋ ਉਹਨਾ ਨੇ ਪਸੰਦ ਨੀ ਕਰਨੀ ਉਹਨਾ ਨੇ ਕਹਿਣਾ ਕਿਆ sad ਜਾ ਨਾ ਕੀ ਹੈ ਹੁਣ ਜਿਹੜੇ ਉਮਰ ਦੇ ਹਿਸਾਬ ਨਾਲ ਆਉਂਦੀ ਹੈ ਉਹਦੇ ਨਾਲ ਫ਼ੇਰ ਉਹਨੂੰ ਫਰਕ ਲੱਗਣ ਲੱਗ ਜਾਂਦਾ ਫ਼ੇਰ ਵਧੀਆ ਲੱਗਣ ਲੱਗ ਜਾਂਦੀ ਹੈ

ਹੁਣ ਤਾਂ story ਹੈ ਓ ਨੀ ਹੁਣ ਤਾਂ ਦੋ ਘੰਟੇ ਚ ਫਿਲਮ ਪੂਰੀ ਹੋ ਜਾਂਦੀ ਹੈ ਅੱਗੇ ਤਿੰਨ ਘੰਟੇ ਪੂਰੇ ਹੁੰਦੇ ਤੇ

ਅੱਗੇ ਤਾਂ ਚਾਰ ਘੰਟੇ ਦੀ ਸਾਢੇ ਤਿੰਨ ਚਾਰ ਘੰਟੇ ਦੀ

ਗਾਣਾ ਤਾਂ ਹੁਣ ਹੈ ਓ ਨੀ ਇੱਕ ਦੋ ਕੇ ਹੁੰਦੇ ਨੇ ਬਸ ਧੱਕੇ ਨਾਲ

ਹਾਂ ਸਹੀ ਗੱਲ ਹੈ ਇੰਨੇ ਹੁੰਦੇ ਸੀਗੇ ਗਾਣੇ ਸੁਣ ਸੁਣ ਕੇ ਬੰਦਾ ਹੋ ਜਾਂਦਾ ਸੀਗਾ

ਚ ਦਿਖਦੇ ਸੀ ਲੋਕਾਂ ਦੇ ਵਿਆਹ ਆਲੇ ਉਹਦੇ ਚ

movie ਦੇ ਵਿੱਚ ਆ album ਦੇ ਵਿੱਚ

ਚਲੋ ਵਧੀਆ

ਲੋਕਾਂ ਦਾ ਮਨੋਰੰਜਨ ਹੋਈ ਜਾਂਦਾ ਬਸ ਵ director ਹੈਗੇ ਨੇ ਉਹ ਦੇਖੀ ਜਾਂਦੇ ਵੀ ਅੱਜਕਲ ਲੋਕਾਂ ਨੂੰ ਕੀ ਪਸੰਦ ਹੈ ਉਹੀ ਚੀਜ਼ ਪੇਸ਼ ਕਰ ਦਿੰਦੇ ਨੇ ਚੀਜ਼ ਪਸੰਦ ਹੈ ਉਹਦੇ ਹਿਸਾਬ ਨਾਲ ਚੱਲਦੇ ਨੇ ਹਾਂ

ਹਾਂਜੀ ਹਾਂ ਸਟੋਰੀਆਂ ਤਾਂ ਹੁਣ ਹੈ ਓ ਨੀ ਜਿੰਨੀ story ਸੀ ਸਾਰੀ ਪਹਿਲਾਂ ਬਣ ਗਈ ਹੁਣ ਨਵੀਆਂ ਹੈਗੀਆਂ ਕੋਈ ਮਾੜਾ ਮੋਟਾ ਵੀ change ਕਰਦੇ ਨੇ ਨਹੀਂ ਤਾਂ ਉਹ ਪੁਰਾਣੀ ਨੂੰ ਉਹ ਕਰਕੇ ਮਸਾਲਾ ਲਾ ਕੇ ਕਿਹਲੋ

movie ਨਵੀਂ ਹੁੰਦੀ ਆ ਉਹਦੇ ਚ ਜਾਂ song ਪੁਰਾਣੇ ਪਾ ਦਿੰਦੇ ਆ ਹਾਂ ਜੀ ਹਾਂ

ਪੰਜਾਬੀ song ਬਹੁਤ ਪੈਂਦੇ ਫ਼ਿਲਮਾ ਚ

ਹਰੇਕ ਫਿਲਮ ਚ ਪੰਜਾਬੀ song ਹੁੰਦਾ ਸੀ ਹਰੇਕ ਫਿਲਮ ਚ ਹੁਣ ਥੋੜਾ ਜਾ ਜਰੁਰ ਘਟਿਆ ਰੁਝਾਣ

ਹੁਣ ਇੱਕ movie ਦੋ ਤਿੰਨ ਤੋਂ ਵੱਧ song ਨੀ ਹੁੰਦੇ song ਨੀ ਹੁੰਦੇ ਸਹੀ ਗੱਲ ਹੈ

KGF ਕਿੱਡੀ movie ਹੈ song ਦੇਖੋ

part two ਵੀ ਬਣਗਿਆ part one ਵੀ ਜਿਹੜਾ ਦੇਖਲੋ

ਨਾ ਪਰ ਹਲੇ ਪਤਾ ਹੈ ਨੀ ਬਣੁ ਕੇ ਨਹੀਂ ਬਣੁ ਪਰ ਰੋਲਾ ਹੈ ਉਹਦਾ